ਠੀਕ ਹੈ ਜੀ double hip ਰੱਖਲੋ hip ਰੱਖ ਕੇ ਆਸਣ ਰੱਖਲੋ ਆਸਣ ਰੱਖ ਕੇ ਉਹ ਤੋਂ ਬਾਅਦ ਤੁਸੀਂ ਜਿੰਨੀ ਜਿੰਨੀ ਆਪਣੀ ਲੰਬਾਈ ਰੱਖਨੀ ਆ ਉਹ ਤੋਂ ਬਾਅਦ ਉਹਦੀ cutting ਕਰਦੋ ਨੀਚੇ extra ਛੋੜ ਕੇ ਠੀਕ ਹੈ ਜੀ ਉਹ mam ਤੁਸੀਂ ਫਿਰ ਐਵੇਂ ਤਾਂ ਨਹੀਂ ਇੱਕਲਾ simple ਹੀ ਸਿਖਾਦੋ ਗੇ ਜਿਵੇਂ ਆਪਾਂ simple

ਜੋ ਤੁਸੀਂ design ਸਿੱਖਣਾ designing ਵਾਲੇ ਵੀ ਮੈਂ cutting ਕਰਵਾ ਦਿੰਦੀ ਆ designing ਵੀ

ਕੋਈ ਵੀ ਮਤਲਬ ਫੋਟੋ ਲੈ ਕੇ ਆਉਂਦੇ ਆ design ਦੀ ਠੀਕ ਹੈ ਤੁਹਾਡੇ ਕੋਲ ਤੇ ਤੁਸੀਂ ਉਹ

ਦਾ ਵੀ ਮਤਲਬ ਸਿਖਾਓ ਗਏ ਨਾ ਏਂ ਤਾਂ ਨਹੀਂ ਹੈਗਾ ਵੀ ਤੁਸੀਂ ਇਕੱਲਾ simple ਹੀ simple stitching ਸਿਖਾ ਕੇ ਰੱਖ

cutting ਚ ਵੀ ਸਭ ਆਪਾਂ design ਵਾਲੇ ਵੀ ਕਰ ਲੈਣੇ ਆ ਤੇ simple ਵੀ ਕਰ ਲੈਂਦੇ ਆ ਦੇਖੋ ਜਿਵੇਂ ਵੀ ਤੁਸੀਂ ਫੋਟੋ ਲੈ ਕੇ ਆਉਣਗੇ ਉਸ type ਦਾ ਤਿਆਰ ਕਰ ਕੇ ਮਿਲਜੁਗੀ

ਜਿਵੇਂ madam ਆਪਾਂ normal ਤੀਰਾ ਰੱਖਦੇ ਆ ਹਨਾ ਸੂਟ ਦਾ ਮਤਲਬ ਛੇ

ਸਾਢ਼ੇ ਛੇ ਇੰਨਾ ਕੀ range ਚ ਹੁੰਦਾ ਆ ਤੀਰਾ ਹਨਾ ਨਹੀਂ ਤੀਰਾ ਤਾਂ ਉਹਦੇ ਸਾਬ ਨਾਲ ਹੁੰਦਾ ਜਿਵੇਂ ਕਈਆਂ ਦੇ ਮੋਰ ਚੋੜੇ ਹੁੰਦੇ ਏ ਨਾ

ਹਲਕੇ ਹੁੰਦੇ ਜਿਵੇਂ ਮੈਂ ਹੈ ਮੈਂ ਆਪਣੇ ਦਾ ਰੱਖ ਦੀ ਆ ਸੱਤ ਰੱਖਦੀ ਆਂ ਸਾਢ਼ੇ ਛੇ ਰੱਖ ਦਿੰਦੀ ਆ ਭਾਰੀ ਬੰਦੇ ਦਾ ਭਾਰੀ ਬੰਦੇ ਦਾ ਸਾਢ਼ੇ ਛੇ ਰੱਖਿਆ ਜਾਂਦਾ ਤੇ ਜਿਹੜਾ ਹਲਕਾ ਬੰਦਾ ਹੁੰਦਾ ਉਹਦਾ ਘੱਟ ਜਾਂਦਾ ਤੀਰਾ ਕਿਉਂਕਿ ਉਹਦੇ ਮੋਰ ਛੋਟੇ ਹੁੰਦੇ ਆ ਜਿਆਦਾ ਚੋੜੇ ਚੋੜੇ ਨਹੀਂ ਹੁੰਦੇ ਹੈਗੇ ਇਹ ਤਾਂ

ਉਹੀ ਕਿਹੰਦੀ ਆ ਜਿਵੇਂ normal ਤਾਂ ਆਪਾਂ ਜਿਵੇਂ ਕਈ ਵਾਰੀ ਹੁੰਦਾ ਹੁੰਦਾ ਨਾ ਵੀ ਤਿਰੇ ਦਾ ਮਤਲਬ ਨਾਪ ਨਹੀਂ ਹੁੰਦਾ ਹੈਗਾ ਹਨਾ ਤੇ

ਆਪਾਂ ਨੂੰ ਪਤਾ ਹੁੰਦਾ ਆਪਾਂ ਨੂੰ ਅੱਖਾਂ ਵਿੱਚੋ ਨਿਕਲਿਆ ਹੁੰਦਾ ਬੰਦਾ ਹਨਾ ਵੀ ਇਹ ਇੰਨਾ ਕੁ ਇਹਦਾ ਤੀਰਾ ਹੋ ਸਕਦਾ ਹਨਾ ਫੇਰ ਉਹਦਾ ਤਾਂ ਆਪਾਂ normal

ਠੀਕ ਹੈ ਜੀ

ਬੰਦੇ ਦਾ ਸਾਢ਼ੇ ਸਾਢ਼ੇ ਛੇ ਹੁੰਦਾ ਆ ਤੇ

ਆਪਣਾ ਜਿਹੜਾ normal ਦਾ ਹੁੰਦਾ ਉਹ ਤਾਂ ਸੱਤ ਜ਼ਿਆਦਾ ਨਹੀਂ ਹੋਜੂਗਾ ਹਾਂਜੀ ਨਹੀਂ ਨਹੀਂ ਸੱਤ ਹੀ ਰੱਖਦੇ ਆ ਕਿਉਂਕਿ normal ਬੰਦੇ ਦਾ ਕਈ ਵਾਰ ਆਪਾਂ ਜਿਆਦਾ ਰੱਖ ਦਿੰਦੇ ਆ ਜਿਹੜਾ ਭਾਰੀ ਬੰਦਾ ਹੁੰਦਾ ਉਹਦਾ ਘੱਟ ਰੱਖ ਦਿੰਦੇ ਆ ਤੀਰਾ ਅੱਛਾ ਜਿਹੜਾ ਮਤਲਬ heavy ਹੋਊ ਜਿੰਨਾ ਜਿਆਦਾ ਉਹਦਾ ਉੰਨਾ ਘੱਟ ਰੱਖਾਂਗੇ

ਉਹਦਾ ਘੱਟ ਜਾਂਦਾ ਉਹੀ ਇੰਨਾ ਠੀਕ ਹੈ ਜੀ ਜਿਹੜਾ ਮਤਲਬ ਕੀ ਆਪਣੇ ਵਰਗੇ normal ਬੰਦੇ ਨੇ ਜਿਵੇਂ ਆਪਾਂ fitting ਵੱਲ ਵਾਲੀ ਵੀ ਏਨ fitting ਵੱਲ ਪਾਉਣਾ ਤਾਂ ਉਹ ਆਪਣੇ ਸੱਤ ਰੱਖਿਆ ਜਾਂਦਾ ਤੀਰਾ ਠੀਕ ਹੈ ਜੀ

okay ਤੇ ਆਪਾਂ ਮਤਲਬ ਆਏੰ ਤਾਂ ਵੀ ਇਹ ਮਤਲਬ ਕੀ girls ਵਾਲਾ ਹੀ ਆ ਨਾ ਤੁਸੀਂ ਸਿਖਾਂਦੇ ਮਤਲਬ ladies ਦੇ ਸਿਖਾਂਦੇ ਓ ਐਂ ਤਾਂ ਨਹੀਂ ਵੀ gents ਦੇ ਨੀ ਸਿਖਾਂਦੇ

shirts ਹੋ ਗਈਆਂ ਕੁੜਤੇ ਪਜਾਮੇ ਹੋਗੇ ਹਨਾ

ਹੁਣ ਅੱਜ ਕੱਲ ਨਾ ਪਲਾਜੋ ਚੱਲ ਦੇ ਆ ਖੁੱਲੇ ਖੁੱਲੇ ਪਲਾਜੋ ਚੱਲਦੇ ਆ

ਹਾਂਜੀ ਨਾਏਰਾ ਕੱਟ

ਹਾਂ ਇਹਨਾ ਦੀ cutting ਵੀ ਏਂ ਆਸਾਨ ਨਾਲ ਹੋ ਜਾਂਦੀ ਹੈ ਉਹਨਾ ਦਾ ਮਤਲਬ double ਪੱਲਾ ਰੱਖਣਾ ਪੈਂਦਾ ਨਾ mam ਨਾਏਰਾ ਕੱਟ ਚ ਤਾਂ

fitting ਹਿਸਾਬ ਨਾਲ ਹੁੰਦੀ ਏ ਪਤਲੀ ਬਿਲਕੁਲ

ਠੀਕ ਹੈ ਜਿਵੇਂ ਮਤਲਬ ਕੀ ਸਿੱਖਣਾ ਚਾਹੁੰਦੇ ਹੋ ਤੁਸੀਂ ਜਿਸ ਤਰ੍ਹਾਂ ਦਾ ਵੀ ਉਸ type ਚ ਮੈਂ ਸਭ ਸਿਖਾ ਦੂਂਗੀ ਠੀਕ ਹੈ ਜੀ

ਹੋਰ ਮਤਲਬ ਕੀ ਇੱਦਾਂ ਕੁੱਝ ਹੋਰ ਤਾਂ ਨਹੀ ਹੈਗਾ ਵੀ ਜਿਹੜਾ ਰਿਹ ਗਿਆ ਹੋਵੇ ਮਤਲਬ ਮੈਂ ਕੁੱਝ ਐਵੇਂ ਦਾ design ਜਿਵੇਂ ਬਣਾਉਣਾ ਹੋਵੇ ਕੁੱਝ ਵੀ ਮਤਲਬ any think ਹਾਂ ਹਾਂ ਜਿਵੇਂ ਕੀ ਮਤਲਬ ਕੀ ਦੇਖੋ

ਪਹਿਲਾਂ ਜਿਵੇਂ ਸਲਵਾਰਾਂ ਸਲਵਾਰ ਪਟਿਆਲਾ ਸਲਵਾਰ ਚਲਦੀ ਏ ਹਾਂਜੀ ਪਟਿਆਲਾ ਸਲਵਾਰ ਹੀ ਪੁੱਛਣ ਲੱਗੀ ਸੀ

ਪਟਿਆਲਾ ਸਲਵਾਰ ਜਿਵੇਂ ਚੱਲਦੀ ਏ ਪਟਿਆਲਾ ਸਲਵਾਰ ਦੀ ਚੋੜੀ

ਅਹ ਉਹਨਾ ਦੀ ਵੀ cutting ਮਤਲਬ ਕੀ ਆਸਾਨ ਆ ਤੇ ਉਹ ਤੋਂ ਬਾਅਦ ਜਿਵੇਂ ਆਪਾਂ ਨੇ ਬਾਂਹ ਦੇ ਉੱਤੇ design ਪਾਣਾ ਹੋਵੇ

ਬਾਜੂ ਮਤਲਬ ਕੀ ਪੋਉਣੀ ਬਾਜੂ ਕਰਕੇ ਤੇ ਮੁਹਰੇ frill ਲਗਵਾਨੀ ਹੋਵੇ ਜਾਂ ਉਹਦਾ ਉਹ ਮਤਲਬ ਜਿਵੇਂ ਪੁਰਾਣੇ ਪੁਰਾਣੀਆਂ ਬੁਢੀਆਂ ਜਿਹੜੀਆਂ ਉਹ ਪਾਉਂਦੀਆਂ ਹੁੰਦੀਆਂ ਸੀ ਨਾ

ਨਹੀਂ ਨਹੀਂ ਆਹ ਕਮੀਜ ਦਾ ਮੁਹਰੇ ਆਲੇ ਜਿਵੇਂ ਆ ਬਣਾ ਕੇ ਪਾਉਦੇ ਹੁੰਦੇ ਸੀ ਨਾ ਕਿਸ ਤਰ੍ਹਾਂ ਕਫ਼ ਕਫ਼ ਬਣਾ ਕੇ ਪਾਉਂਦੇ ਸੀ ਨਾ ਕਫ਼ ਪਹਿਲਾਂ ਪਾਉਂਦੇ ਹੁੰਦੇ ਸੀਗੇ

ਕਫ਼ ਵੀ ਲੱਗ ਜਾਂਦੇ ਆ ਜਵੇਂ ਪਾ

ਇਹ sleeves ਵਗੈਰਾ ਸਭ cutting ਵਧੀਆ ਐਂ design ਵਾਲੀ ਹੋ ਜਾਂਦੀ ਏ

ਮਤਲਬ mam ਮੈਂ ਤਾਂ ਮਤਲਬ ਜਿਵੇਂ normal ਜਾ ਘਰ ਵੀ ਪਾਉਂਦੇ ਆ ਉਹ ਵੀ ਬਣਵਾਉਗੀ ਹਨਾ party wear ਵੀ ਜਿਵੇਂ ਵੀ ਹੈ ਉਵੇਂ ਸਿੱਖਣਾ ਚਾਹੁੰਦੀ ਆ ਮੈ ਤੁਹਾਡੇ ਕੋਲੋਂ ਵੀ ਮੈਂ ਕਦੀ

ਚੀਜ਼ ਸਿੱਖਾਂ ਮਤਲਬ ਆਪਣੇ ਤੇ depend ਰਹੀਏ ਕਿਸੇ ਤੇ ਉਹ ਨਾ ਹੋ ਹੋਵੇ ਵੀ ਜਿਹੜੀ ਚੀਜ਼ ਆਪਾਂ ਨੂੰ ਨਾ ਆਉਂਦੀ ਹੋਵੇ ਇਹੋ ਜਿਹੀ ਚੀਜ਼ ਹੋਵੇ ਨਾ ਨਹੀਂ ਨਹੀਂ ਉਹ cutting ਤਾਂ ਮਤਲਬ ਕੀ ਏਨ ਉਹ ਜਿਵੇਂ ਦੇਖੋ ਤੁਸੀਂ ਜੇ ਤੁਸੀਂ simple ਸੂਟਾਂ ਦੀ cutting ਕਰ ਲੇਂਦੇ ਏ ਪਹਿਲਾਂ ਤਾਂ simple ਮੈਂ cutting ਕਰਨੀ ਸਿਖਾਉਂਗੀ ਤੁਹਾਨੂੰ simple ਵੀ cutting ਕਿਸ ਤਰ੍ਹਾਂ ਹੁੰਦੀ ਆ ਵੀ ਕੱਪੜੇ ਨੂੰ ਕਿਵੇਂ ਵਸ਼ਾਨਾ ਥੋਨੂੰ ਮੈਂ table cutting ਵੀ ਸਿਖਾਦੁਂਗੀ or simple ਜਿਹੜੇ ਤੁਸੀਂ cutting ਕਰਦੇ ਉਹ ਵੀ ਸਿਖਾ ਦਵਾਂਗੀ

ਕੀ ਉਹ table cutting ਵੀ ਮਤਲਬ ਕੀ ਘੱਟ ਜਗ੍ਹਾ ਘੇਰਦੀ ਸੀ ਜਿਵੇਂ ਆਪਾਂ ਨਾ ਸਲਵਾਰ ਜਾਂ ਉਹ ਕਮੀਜ cutting ਕਰਦੇ ਕਮੀਜ ਦੀ

ਪਤਾ ਕਿਵੇਂ ਤਾਰੀ ਜਾਂਦੀ ਆ ਉਹ double ਤਿਹ ਲਗਾ ਲੈਂਦੇ ਆ

ਜਿਵੇਂ ਵੀ ਆਪਣੀ fitting ਰੱਖਣੀ ਹੋਵੇ ਜੇ ਆਪਣਾ ਕੀ ਬਾਹਰਾਂ ਇੰਚ ਦੀ ਮਤਲਬ ਕੀ hip ਆ ਤਾਂ ਆਪਾਂ ਉਹਨੂੰ ਬਾਰ੍ਹਾਂ ਤੇਰਾਂ ਚੋਦਾਂ ਚੋਦਾਂ ਦੀ cutting ਹੋਊਗੀ ਆਪਣੀ double ਕਰਕੇ double ਕਰਕੇ ਚੋਦਾਂ ਦੀ cutting ਕਰਨੀ ਆ ਚੋਦਾਂ ਦੀ cutting ਕਰਨੀ ਕਿਸ ਤਰ੍ਹਾਂ ਕਿਸ ਸਾਬ ਨਾਲ ਆ ਪਹਿਲਾਂ ਉਹਨੂੰ double ਕਰਾਂਗੇ double ਕਰਦੇ ਆਂ ਉਹ ਤੋਂ ਬਾਅਦ ਉਹਨਾ ਦੀ cutting ਨਾ ਲੰਬੀ ਲੈ ਜਾਂਦੇ ਆ ਵੀ ਦੂਰ ਤੱਕ ਲੈ ਜਾਂਦੇ ਆ ਜਿੰਨੀ ਹੁੰਦੀ ਆ ਉੰਨੀ ਲੈ ਜਾਂਦੀ ਆ ਪਰ ਮੈਂ ਉਹ

ਤਰ੍ਹਾਂ ਨੀ ਮੈਂ table cutting ਵੀ ਸਿਖਾਉਂਗੀ ਤੁਹਾਨੂੰ table cutting ਪਤਾ ਕਿਸ ਤਰ੍ਹਾਂ ਤੁਸੀਂ ਜੇ ਤੁਸੀਂ ਪੂਰਾ ਕੱਪੜਾ ਨੂੰ ਖੋਲ ਲਓ ਪਹਿਲਾਂ ਜਿੰਨੀ ਤੁਸੀਂ ਲੰਬਾਈ ਰੱਖਣੀ ਆ ਲੰਬਾਈ ਰੱਖ ਕੇ

ਪੱਲੇ ਤੱਕ ਆਪਾਂ ਨੇ ਏਨ ਉਪਰ ਤੱਕ fold ਕਰ ਲੈਣਾ ਉਹਦੀ ਦੋ ਜਾਂ ਤਿੰਨ ਤਿਹਾਂ ਲਗਾ ਲਾਈਆ ਤਿੰਨ ਨਹੀਂ ਤਾ ਚਾਰ ਲਗਾ ਦੋ ਜੇ ਛੋਟਾ ਕੱਦ ਆ ਉਹਦੀ ਰੁਮਾਲ ਜਿਵੇਂ ਆ ਜਿਵੇਂ ਚੁੰਨੀ ਹੁੰਦੀ ਆ ਚੁੰਨੀ ਤਿਹ ਲਗਾਂਦੇ ਹੁੰਦੇ ਆ ਉਸ type ਚ ਤਿਹ ਲੱਗਗੀ ਨਾ ਉਹਦੀ

ਹਾਂ ਉਹਦੀ ਫਿਰ ਉਹਦੇ ਬਾਅਦ side ਤੋਂ ਰੱਖ ਕੇ ਇਸਦਾ ਨਿਸ਼ਾਨ ਲਗਾ ਦੋ ਬਾਕੀ ਕੱਪੜਾ ਬਚਿਆ ਉਹਦੀ sleeves ਵਗੈਰਾ ਕੱਟ ਲਓ ਜਾਂ ਪੱਲੇ ਕੱਟ ਲਓ ਉਹਦੇ ਠੀਕ ਹੈ ਜੀ

simple ਸਲਵਾਰ ਵਿੱਚ ਹੀ ਆਪਾਂ simple ਸਲਵਾਰ ਏ ਠੀਕ ਹੈ

ਢਾਈ ਦੀ ਢਾਈ ਮਤਲਬ ਰੱਖਦੇ ਆਂ ਢਾਈ ਮੀਟਰ ਹਨਾ ਮੀਟਰਾਂ ਚ ਹੀ ਹੁੰਦਾ ਕੱਪੜਾ

ਤੇ ਉਹ ਢਾਈ ਮੀਟਰ ਸਲਵਾਰ ਬਣ ਜਾਂਦੀ ਆ

ਨਹੀਂ ਨਹੀਂ ਉਹਦੀ cutting ਹੁੰਦੀ ਏ ਵੀ cutting ਤੁਸੀਂ ਕਿਸ ਹਿਸਾਬ ਨਾਲ ਕਰਦੇ ਓ ਜੇ ਤੁਸੀਂ cutting ਹੀ ਉਸ ਹਿਸਾਬ ਨਾਲ ਕਰਦੇ ਓ ਤਾਂ ਤੁਹਾਡੀ ਢਾਈ ਮੀਟਰ ਵਿੱਚ ਵੀ ਸਲਵਾਰ ਖੁੱਲੀ ਡੁਲੀ ਬਣ ਜਾਂਦੀ ਆ

ਸਲਵਾਰ ਵੀ ਕੱਢ ਸਕਦੇ ਆ ਨਾ ਅਲੱਗ ਤੋਂ ਪੱਲੇ ਹੀ ਨਹੀਂ ਕੱਢਦੇ ਹੁੰਦੇ ਨਾ ਉਹਦੀ ਸਾਂਝੀ ਸਲਵਾਰ ਕੱਢ ਲਓ ਠੀਕ ਹੈ ਜੀ

ਸਾਂਝੀ ਸਲਵਾਰ ਕੱਢਾਂਗੇ ਤਾਂ ਸਾਂਝੀ ਸਲਵਾਰ ਵਿੱਚ ਆਪਣਾ ਕੱਪੜਾ ਬੱਚ ਜਾਂਦਾ ਜੇ ਆਪਾਂ ਕੱਢਾਂਗੇ ਦੂਜੀ ਤਰ੍ਹਾਂ ਵੀ ਪੱਲੇ ਅਲੱਗ ਬੇਲਟ ਅਲੱਗ ਤੇ ਅਹ ਕੁੰਡੇ ਅਲੱਗ ਤਾਂ ਫਿਰ ਉਸ ਚੋਂ ਕੱਪੜਾ ਆਪਣਾ waste ਜ਼ਿਆਦਾ ਹੁੰਦਾ or ਹਲਕੀ ਸਲਵਾਰ ਨਿਕਲ ਆਉਂਦੀ ਆ

ਠੀਕ ਹੈ ਜੀ

ਆਪਾਂ ਸਲਵਾਰ ਬਣਾਉਂਦੇ ਹਾਂ ਨਾ simple ਆਪਾਂ simple ਸਲਵਾਰ ਤੇ ਪਟਿਆਲਾ ਸਲਵਾਰ ਚ ਕੱਪੜਾ ਜ਼ਿਆਦਾ ਲਗਦਾ ਹਣਾ ਕਿਉਂਕਿ ਉਹ heavy ਹੁੰਦੀ ਆ

ਕੱਪੜਾ ਲੱਗ ਜਾਂਦਾ ਤਿੰਨ ਜਾਂ ਸਾਢ਼ੇ

ਅਹ ਥੋਨੂੰ ਖੁੱਲਾ ਚਾਹੀਦਾ ਹੋਊਗਾ ਨਾ ਤਾਂ ਪਟਿਆਲਾ ਸਲਵਾਰ ਤਾਂ ਏਨ full heavy ਜੀ ਬਣੁਗੀ ਤਿੰਨ ਮੀਟਰ ਚ ਵੀ ਬਣ ਜਾਂਦੀ ਆ ਆਰਾਮ ਤੇ ਵੈਸੇ ਅਹ ਅੱਜਕਲ ਤਾਂ ਦੋ ਮੀਟਰ ਚ ਵੀ ਸਲਵਾਰ ਬਣ ਜਾਂਦੀ ਆ ਨਾ madam

ਜਿੱਦਾਂ ਮਤਲਬ ਅੱਜਕਲ ਨਾ ਕੁੜੀਆਂ ਕੁੰਡੇ ਕੁੰਡੀਆਂ ਦੀ ਸਲਵਾਰ ਬਣਾ ਲੈਂਦੀਆਂ ਨੇ ਤੇ ਪੱਲੇ ਪਾਂਦੀਆਂ ਹੀ ਨੀ ਹਾਂਜੀ ਹਾਂਜੀ ਉਹ ਵਾਲਾ ਦੂਸਰਾ simple ਸਲਵਾਰ ਜਵਾਂ ਹੀ

ਕਿ ਆਪਾਂ ਉਹਦੇ ਨਾਲ ਸ਼ੋਂਕ ਨਾਲ ਆਪਾਂ ਕੱਲੀ ਸਲਵਾਰ ਬਣਾਉਂਦੇ ਆਂ

ਆਪਾਂ ਨੂੰ ਦਿਖਨੇ ਨੀ ਹੁੰਦੇ ਹੈਗੇ ਆਪਣੇ ਵਲ ਕਿਵੇਂ ਪਾਉਣੇ ਆ ਕਿੰਨੇ ਕੁ ਪਾਉਣੇ ਆ ਕਿੰਨੇ ਕੁ ਨਹੀਂ

ਕਿਉਂਕਿ ਉਹ girls ਅੱਜਕਲ